ਅਤੇ ਪਿੱਛੇ ਮੇਰਾ ਮਿੱਤਰ ਬੈਠਾ ਜਿਹਦਾ ਨਾਮ ਮੁਸਤਗੀਨ ਹੈ ਜੋ ਮੇਰੇ ਵੱਲ ਵਾਰ-ਵਾਰ ਝਾਕੀ ਜਾਂਦਾ ਬਈ ਇਹ ਕੀ ਕਰਦਾ ਪਿਆ। ਅਤੇ ਉਹਦੇ ਮੂੰਹੋਂ ਹਾਸਾ ਨਿਕਲੀ ਜਾਂਦਾ ਬਈ ਇਹ ਕੋਈ ਮਖੌਲ ਥੋੜ੍ਹੀ ਹੈ ਚੱਲ ਰਿਹਾ ਭਾਈ ਦੱਸ ਤੂੰ ਇਹ ਕੋਈ ਮਖੌਲ ਚੱਲ ਰਿਹਾ ਮੇਰੇ ਵੀਰ ਦੱਸੋ ਅਤੇ ਅੱਗੇ ਸਾਹਮਣਿਉਂ ਮੇਰਾ ਮਿੱਤਰ ਮਿੱਠੂ ਆਉਂਦਾ ਪਿਆ ਹੈ। ਤੋਂ ਉਹ ਗੱਡੀ ਨੂੰ ਖੋਲ੍ਹਦੇ ਹੋਏ ਆਰਾਮ ਨਾਲ ਸੀਟ ਤੇ ਬੈਠ ਗਿਆ। ਦੂਜੇ ਪਾਸੇ ਕੁੱਝ ਕਵੀਆਂ ਨੇ ਭਾਵੇਂ ਰੁਮਾਂਟਿਕ ਰੰਗ ਵਿੱਚ ਕਵਿਤਾ ਲਿਖਣੀ ਸ਼ੁਰੂ ਕੀਤੀ ਸੀ ਪਰ ਉਹ ਪੂਰੀ ਤਰ੍ਹਾਂ ਪ੍ਰਗਤੀਵਾਦੀ ਰੰਗ ਵਿੱਚ ਹੀ ਰੰਗੇ ਹੋਏ ਸਨ ਜਿਵੇਂ ਬਾਬਾ ਬਲਵੰਤ ਪ੍ਰੀਤਮ ਸਿੰਘ, ਰਫੀਰ, ਸੰਤੋਖ ਸਿੰਘ ਧੀਰ, ਗੁਰਚਰਨ ਰਾਮ ਧੂਰੀ ਆਦਿ ਪ੍ਰਗਤੀਵਾਦੀ ਚੇਤਨ ਅਤੇ ਕਾਵਿ ਧਾਰਾ ਦਾ ਆਰੰਭ ਭਾਵੇਂ ਵੀਹਵੀਂ ਸਦੀ ਦੇ ਚੌਥੇ ਦਹਾਕੇ ਵਿੱਚ ਹੋ ਚੁੱਕਾ ਸੀ ਪਰ ਇਸਦਾ ਪ੍ਰਬ਼ਲ ਪ੍ਰਭਾਵ ਉੱਨੀ ਸੌ ਸੰਤਾਲੀ ਤੋਂ ਲੈ ਕੇ ਉੱਨੀ ਸੌ ਸੱਠ ਈਸਵੀ ਦੇ ਕਾਲ ਵਿੱਚ, ਕਾਲ ਖੰਡ ਵਿੱਚ ਵੀ, ਦੇਖਣ ਨੂੰ ਵਿੱਚ ਆਇਆ, ਪ੍ਰਗਤੀਵਾਦੀ ਕਾਵਿ ਵਿੱਚ ਸਮਾਜਿਕ

ਭਾਵਨਾ ਵੀ ਉਜਾਗਰ ਹੋਈ। ਰੁਮਾਂਟਿਕ ਧਾਰਾ ਦੀ ਤਰ੍ਹਾਂ ਕੇਂਦਰਿਤ ਰੁਚੀ ਦੀ ਥਾਂ ਪ੍ਰਗਤੀਵਾਦੀ ਧਾਰਾ ਦੀ ਸਮਾਜ ਕੇਂਦਰ ਪ੍ਰਤੀਬੱਧ ਪ੍ਰਗਤੀ ਦਾ

ਅਤੇ ਅੱਜ ਦੇ ਜੀਵਨ ਵਿੱਚ ਜਿੱਥੇ ਅਸੀਂ ਸਫਰ ਕਰ ਰਹੇ ਹਾਂ। ਇਹ ਇੱਕ ਬਹੁਤ ਹੀ ਅੱਜ ਦਾ ਜਿਹੜਾ ਦੌਰ ਚੱਲ ਰਿਹਾ ਹੈ ਮਹਿੰਗਾਈ ਮਹਿੰਗਾਈ ਦੇ ਦੌਰ ਤੇ ਚੱਲ ਰਿਹਾ ਹੈ। ਸਾਡੇ ਦੇਸ਼ ਦਾ ਜਿਹੜਾ ਪ੍ਰਧਾਨ ਮੰਤਰੀ ਹੈ ਇਹ ਇੱਕ ਬਹੁਤ ਹੀ ਵਧੀਆ ਪ੍ਰਧਾਨ ਮੰਤਰੀ ਹੁਣ ਤੱਕ ਦਾ ਵੇਖਿਆ ਗਿਆ ਹੈ। ਇਸਨੇ ਸਾਡੇ ਦੇਸ਼ ਨੂੰ ਸੁਧਾਰ ਕੀਤਾ ਬਹੁਤ ਕੀਤਾ। ਅਤੇ ਸਾਨੂੰ ਚਾਹੀਦਾ ਹੈ ਬਈ ਉਹਦਾ ਸਾਥ ਦੇਣਾ ਚਾਹੀਦਾ ਹੈ। ਸਾਨੂੰ ਆਪਣੇ ਮੋਰਚਿਆਂ ਤੇ ਜਾਣਾ ਚਾਹੀਦਾ ਹੈ ਜਿੱਥੇ ਸਾਡੇ ਭਾਈਚਾਰੇ ਨੇ ਭਾਈ ਲੋਕਾਂ ਨੇ ਧਰਨਾ ਦਿੱਤਾ। ਉਸ ਵਿੱਚ ਸਾਨੂੰ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈਗਾ। ਪਰ ਪੰਜਾਬੀ ਦੀ ਇੱਕ ਉੱਘੀ ਅਤੇ ਅਮੀਰ ਪ੍ਰੰਪਰਾ ਕਵੀ ਦਰਬਾਰਾ ਤੇਜ਼ ਤੇਜ਼ ਕਵਿਤਾ ਦੀ ਸੀ। ਜਿਸਦੇ ਕਈ ਅਖਾੜੇ ਅਤੇ ਮਹਿਫਲਾਂ ਲੱਗਦੀਆਂ ਰਹਿੰਦੀਆ ਸਨ ਇਸਦਾ ਸਮਾਂ ਉੱਨੀ ਸੌ ਤੀਹ ਈਸਵੀ ਤੋਂ ਲਗਭਗ ਉੱਨੀ ਸੌ ਸੱਠ ਈਸਵੀ ਤੱਕ ਬੜਾ ਸਰਗਰਮ ਸੀ ਅਤੇ ਇਸਦਾ ਲੋਕ ਮਨਾਂ ਉੱਤੇ ਬੜਾ ਗਹਿਰਾ ਪ੍ਰਭਾਵ ਸੀ। ਤੇਜ਼ੀ ਕਵੀ ਲੋਕਾਂ ਦੇ ਬਹੁਤ ਨੇੜੇ ਹੀ ਛੂਹ ਵਾਲੇ ਸਨ ਅਤੇ ਲੋਕ ਮੁਹਾਰੇ ਦੇ ਲੋਕ ਬੋ਼ਲੀ ਦੀ ਸੁਭਾਵਿਕ ਵਰਤੋਂ ਕਰਦੇ ਸਨ। ਇਹਨਾ ਦੇ ਗੀਤ ਖਾਸ ਤੌਰ ਤੇ ਬਹੁਤ ਪ੍ਰਭਾਵਸ਼ਾਲੀ ਹੁੰਦੇ ਸਨ ਅਤ ਲੋਕ ਭਾਵਾਂ ਦੀ ਤਰਜ਼ਮਾਨੀ ਕਰਦੇ ਸਨ। ਇਹ ਸਰੋਤਿਆਂ ਨੂੰ ਸਿੱਧਾ ਸੰਬੋਧਨ ਕਰਕੇ ਵਾ ਵਾ ਹੁਣ ਹੋ ਗਿਆ ਮੇਰਾ break time ਅਤੇ ਬਾਕੀ ਦੀ ਜਿਹੜੀ ਗੱਲ ਕਹਾਣੀ ਹੈ, ਮੈਂ ਤੁਹਾਨੂੰ ਬਾਅਦ ਚ ਦੱਸਾਂਗਾ ਮੈਨੂੰ ਇਹ ਕੰਪਨੀ ਬਹੁਤ ਵਧੀਆ ਲੱਗੀ

Hello

ਵਧੀਆ ਬਾਈ ਤੂੰ ਦੱਸ ਠੀਕ ਐ?

ਮੈਂ ਸਕੂਲ ਚ ਸੀਗਾ। ਸਕੂਲ ਚ ਕੀ ਕਰਨਾ ਵਾ?

ਤੂੰ ਕਿੱਥੇ ਬਾਈ ਕੀ ਖੇਡਦੇ ਉੱਥੇ?

ਅੱਛਾ।

ਮੈਂ ਤਾਂ ਬਾਈ ਘਰੀ ਐ ਹਲੇ ਤਾਂ। ਮੈਂ ਤਾਂ ਭੱਜ ਗਿਆ ਹਾਂ ਬਾਈ ਗਰਮੀ ਬਾਹਲੀ ਸਾਡੇ ਤਾਂ ਹੈਗੀ ਤੁਹਾਡੇ ਕਿਵੇਂ ਕੱਟ ਲੱਗ ਗਿਆ ਲਾਈਟ ਦਾ ਹੁਣੇ ਗਈ ਐ ਬਾਈ ਪਤਾ ਨੀ ਕੀ ਹੋ ਗਿਆ ਹਨੇਰੀ ਹਨੁਰੀ ਤਾਂ ਨੀ ਨਾ ਨੇਰੀ ਐਨੀ ਤਾਂ ਨੀ ਮਾੜੀ ਮੋਟੀ ਨੇਰੀ ਚੱਲੀ ਜਾਂਦੀ ਹੈ ਐਨੀ ਨੇਰੀ ਨੀ ਨੇਰੀ ਤਾਂ ਰਾਤ ਚੱਲੀ ਸੀ ਰਾਤ ਸੀ ਮੈਨੂੰ ਤਾਂ ਪਤਾ ਨੀ

ਮੈਨੂੰ ਤਾਂ ਯਾਰ ਪਤਾ ਨੀ ਤੁਸੀਂ ਫਿਰ ਅੰਦਰ ਹੋਣੇ ਕਿ ਬਾਹਰ ਸੀਗੇ ਮੈਂ ਤਾਂ ਅੰਦਰ ਹੀ ਸੋਣਾ ਯਾਰ ਬਸ ਫਿਰ ਤਾਹੀਂਓ ਇਸ ਕਰਕੇ ਪਤਾ ਨੀ ਲੱਗਿਆ ਫਿਰ ਹੋਰ ਗਰਮੀ ਬਾਹਲੀ ਹੋ ਗਈ ਹੈ ਗਰਮੀ ਤਾਂ ਹੋਗੀ ਬਾਹਲੀ ਜਿਆਦਾ ਗਰਮੀ ਹੋਗੀ ਖੇਡਣ ਨੂੰ ਵੀ ਜੀਅ ਨੀ ਹਮ

ਹਨੇਰੀ ਹਨੁਰੀ ਆਉਂਗੀ

ਟਾਇਮ ਪਾਸ ਹੋ ਜੂੰਗਾ ਛੇ ਵਜੇ ਫਿਰ ਪਸ਼ੂਆਂ ਦਾ ਟਾਈਮ ਹੋ ਜਾਂਦਾ ਹੈ ਕੱਖ ਕੁਖ ਪਾਉਣੇ ਪੈਂਦੇ ਐ ਨਾ ਦੁਬਾਰਾ ਫਿਰ ਧਾਰਾ ਧੁਰਾ ਕੱਢਣੀ ਪੈਂਦੀ ਐ ਨਾ ਸਹੀ ਗੱਲ ਐ ਮੈਚ ਕਰਾਏ ਲੀਕ ਚ ਤਾਂ ਇੱਥੇ ਇੱਕ ਆਹਾ ਜਿੱਤ ਗਈ ਗੁਰ ਨੂੰਹ ਵੀਰੂ

ਉਨ੍ਹਾਂ ਚ ਪਤਾ ਨਹੀਂ ਕਿਹੜੇ ਕਿਹੜੇ ਸੀ ਮੈਂ ਜਾਣਦਾ ਨੀ

ਨਾ ਮੰਨੇ ਹੋਰਾਂ ਨੀ ਸੀ ਆਹ ਛੋਟੇ

ਇੱਕ ਇੱਧਰਲੇ ਛੇਵੀਂ ਹੋਣਾ ਦਲੇਰ ਆਲੇ ਤੋਂ ਹਮ

ਅਸੀਂ ਤਾਂ ਕੋਈ ਖੇਡ ਨੀ ਖੇਡਦੇ ਅੱਕੋੇ ਹੋਏ ਇਹੋ ਜਿਹਾ ਕੀ ਹੋ ਗਿਆ ਜੋ ਅੱਕੜੇ ਹੋ ਗਏ ਹਮ ਲੋਕਾਂ ਤੋਂ ਅੱਕ ਗਏ

ਲੋਕ ਬਸ ਜਿਹੜੇ ਲੋਕ ਨੇ ਉਹ ਮੌਕਪ੍ਰਸਤ ਲੋਕ ਨੇ

ਕੰਮ ਲੈ ਲਿਆ ਉੱਡ ਜਾਂਦੇ ਨੇ ਇਹ ਤਾਂ ਗੱਲ ਹੈਗੀ ਐ ਆਪਾ ਕਿਸੇ ਦਾ ਕੁਝ ਮਾੜਾ ਨੀ ਕਰਦੇ ਫਿਰ ਵੀ ਹੈਂ ਜਿੰਨਾ ਚੰਗਾ ਕਰੇਗਾ ਓਨਾ ਕਹਿਣਗੇ ਕਿ ਮਾੜਾ ਕਰਦਾ ਮੈਨੂੰ ਐ ਸੀ ਮੈਨੂੰ ਸੁਨੇਹਾ ਆਇਆ ਸੀ ਕਿ ਮੈਂ ਬਾਹਰ ਐ

ਮੈਂ ਫਿਰ ਕਹਿ ਤਾਂ ਮੈਂ ਨੀ ਮੁੜ ਕੇ ਕਹਿੰਦਾ ਹੁੰਦਾ ਗੱਪ ਮਾਰਦਾ ਐ ਜਾਣ ਕੇ ਸਾਨੂੰ ਭੇਜ ਦਿੰਦਾ ਬਸ ਲਾਅਰੇ ਲਾ ਕੇ ਆਹੋ ਦੁਨੀਆ ਇਧਰ ਤੋਂ ਉਧਰ ਹੋ ਜਾਵੇ ਤੈਨੂੰ ਨੀ ਕਹਿਣਾ ਯਾਰ

ਆਪਾ ਤਾਂ ਕੀ ਸੋਚਦੇ ਆ ਉਹ ਕੀ ਸੋਚੀ ਜਾਂਦਾ ਐ ਇਹ ਤਾਂ ਅਵਾਰਾ ਇਹ ਜਿਆਦਾ ਕੁੜੀ ਪਿੱਛੇ ਲੱਗ ਜਾਂਦੇ ਇਹ ਨੀ ਪਤਾ ਕੀ ਆਪਣਾ ਭਾਈਚਾਰਾ ਕੰਮ ਆਉਂਦਾ ਕੁੜੀ ਨੀ ਕੰਮ ਆਉਂਦੀ

ਬਾਰਾਂ ਹਜਾਰ ਭਰਨਾ ਪਊ ਪਲਸ ਟੂ ਸਕੂਲ ਚ ਨਾ ਕੀਤੀ ਜਿਹੜੇ ਸਰਕਾਰੂ ਲੈ ਕਿ ਆਪਣੀ ਪਲਸ ਟੂ ਕੰਮ ਆਉਂਦੀ ਐ ਪ੍ਰਾਈਵੇਟ ਕਿੱਥੇ ਕੰਮ ਆਉਂਦੀ ਐ

ਇਹ ਆਪ ਦੀ ਮਾਂ ਨਾਲ ਨੀ ਬੋਲਿਆ ਕਹਿੰਦੇ ਕਈ ਦਿਨ ਰੁੱਸ ਗਿਆ ਸੀ ਆਪ ਦੀ ਮਾਂ ਨੂੰ ਨਹੀਂ ਬੁਲਾਇਆ ਕਹਿੰਦਾ ਮੈਂ ਦਾਖਲਾ ਉੱਥੇ ਭਰਨਾ

ਛੱਡਣਾ ਪੈਂਦਾ ਐ ਫਿਰ ਇਹੋ ਜਿਹਾ ਦਾ ਖਹਿੜਾ ਜਿਹੜਾ ਮੰਨਦਾ ਨੀ ਆਪਾਂ ਤਾਂ ਯਾਰ ਕਿਹੜਾ ਫਰੀ ਚ ਕਰਵਾਉਣਾ ਕੋਈ ਕੰਮ

ਉਹਨੇ ਜਦੋਂ ਵੀ ਕਿਹਾ ਉਹਦੀ ਮਦਦ ਕੀਤੀ ਹਾਂ ਬਾਈ ਮੈਨੂੰ ਆਹ ਲੋੜ ਐ ਹਮ ਉਹਦੇ ਮਨ ਚ ਸੀ ਕਿ ਸਰਦੇ ਨੀ ਮੇਰੇ ਬਿਨਾ

ਆਹੋ ਹਰੇਕ ਦੇ ਵਹਿਮ ਹੁੰਦਾ ਕਿ ਸਰਦਾ ਨੀ ਗਾ ਧੱਕਾ ਐ ਕਿ ਸੋਚਦਾ ਐ ਬਣ ਜੇ ਦੋ ਚਾਰ ਪੈਸੇ ਚਲ ਚੰਗੇ ਨੇ ਉਹਨੂੰ ਤਾਂ ਹੁਣ ਕਿਹੜਾ ਸੋਖਾ ਦਵਾਉਣਾ ਉਹਨੂੰ

ਜੋਤ ਦਾ ਕੰਮ ਆਪਾ ਨੀ ਕਰਵਾਉਣ

ਜਿਹੜਾ ਆਪਾਂ ਨੂੰ ਕੰਮ ਮਿਲਦਾ ਜਿਵੇਂ ਕੁੜੀਆਂ ਨੂੰ ਕਿਰਾਇਆ ਮਾਫ ਐ ਕਦਰ ਤਾਂ ਹੈ ਹੀ ਨਹੀਂ

ਆਵਦਾ ਨਾ ਘਰ ਆਵਦਾ ਘਰੇ ਹੋਰ ਕਰਦਾ ਰਿਹਾ ਚੱਲੋਂ ਉਹ ਤਾਂ ਕੋਈ ਗੱਲ ਨੀ ਆਪਾ ਉਹ ਤਾਂ ਕੋਈ ਚੱਕਰ ਨੀ ਚੱਲ ਆਪਾਂ ਜਿੰਨਾ ਕ ਕਰਲਿਆ ਕਰਤਾ ਵਾ

ਹੁਣ ਨੀ ਉਹਦੀ ਗੱਲ ਉਹਨੂੰ ਕਹਿਣਾ ਨੀ ਬਸ ਆਪਾ

ਬਾਈਕਾਟ ਐ ਮੁੜ ਕਿ ਵੀ ਨੀ ਆਇਆ ਉਹਨੂੰ ਉਹਨੂੰ ਆਪਾ ਕਿਉਂ ਉਹਨੂੰ ਖੁਦ ਨੂੰ ਲੋੜ ਨੀ ਹੈਗੀ ਆਪਾਂ ਕਿਉਂ ਬਾਰੀ ਬਾਰੀ ਕਹੀਏ ਰਬਾਬੇ ਨੂੰ ਤਾਂ ਮੈਂ ਕਹਿ ਦੂੰਗਾ ਕੱਲ ਨੂੰ ਮੈਂ ਕਹਿਦੂੰਗਾ ਚੱਲ ਉਹ ਤਾਂ ਕੋਈ ਗੱਲ ਨੀ ਮੈਂ ਤਾਂ ਵੀ ਐ ਤਾਂ ਤੁਸੀਂ ਲੱਗੇ ਰਹਿੰਦੇ ਦੁਪਿਹਰੇ ਗਰਮੀ ਦਾ ਟਾਈਮ

ਉਹੀ ਤਾਂ ਗੱਲ ਹੈਗੀ ਕੱਲੂ ਵੀ ਤਾਂ ਤੂੰ ਘਰੇ ਆਹ ਟਾਈਮ ਤਾਂ

ਜੇ ਕੁਝ ਕਰ ਲੂੰਗੀ ਤਾਂ ਕੀ ਹੋਜੂ ਉਦਾ ਤਾਂ ਵੇਚਦਾ ਉਹ ਤਾਂ ਕੋਠੀ ਵਿਹਲੇ ਨਾਲੋਂ ਠੀਕ ਐ

ਹਾਂ ਠੀਕ ਤਾਂ ਹੈਗਾ ਐ ਮੈਂ ਉਹਨੂੰ ਪਰਦੇ ਨੂੰ ਵੀ ਕਿਹਾ ਸੀਗਾ

ਉਹ ਤਾਂ ਜਵਾਬ ਦੇਗਿਆ ਉਹ ਦੇ ਕੋਲ ਤਾਂ ਹੈਗੇ ਨੇ ਬਾਲੇ ਚਲੋ ਹੋਣ ਗੇ ਹਾਂ ਬਾਈ ਵਾਧੂ ਨੇ ਉਹ ਸਾਂਭੀ ਬੈਠਾ

ਉਹ ਇੱਕ ਰੁਪਿਆ ਲਾ ਕੇ ਨੀ ਰਾਜੀ ਬੰਦਾ ਐਦਾ ਦਾਂ ਬੰਦਾ ਹਾਂ ਮੈਂ ਵੀ ਸੋ ਰੁਪਿਆ ਦੇਣਾ ਸੋ ਰੁਪਿਆ ਲੈਣਾ ਸੀ ਇਹਦੇ ਤੋਂ ਮੈਂ

ਮੈਨੂੰ ਕਹਿੰਦਾ ਸੋ ਰੁਪਿਆ ਤਾਂ ਦੇ ਦੇਣਾ ਮੈਂ

ਕਹਿੰਦਾ ਮੈਨੂੰ ਖਵਾਉਂਮਾ ਸੀ ਬਾਹਰ ਕੁਝ ਉਹ ਕਹਿੰਦਾ ਸੋ ਰੁਪਿਆ ਦਿਉਗਾ ਮੈਨੂੰ ਖਵਾਉਣਾ ਸੀ ਦੇਖ ਲੈ ਇਹ ਤਾਂ ਉਈਂ ਵਿਆਹਤਾ ਯਾਰ ਹੈਂ ਇਹ ਤਾਂ ਇਉਂ ਵਿਆਹ ਤਾਂ ਇਹਨਾਂ ਨੇ ਜਿਨੇ ਵਿਆਹ ਕਰਾਇਆ ਉਹ ਆਪ ਲੈ ਕੇ ਬੈਠੀ

ਉਹ ਇਹ ਵੀ ਇਹੀ ਜਿਹੀ ਹੋ ਗੀ ਇੱਕ ਦਿਨ ਯਾਦ ਰੱਖੀ ਮੇਰੀ ਗੱਲ ਕਹਿ ਹੀ ਨਹੀਂ ਸਕਦੇ ਬਾਈ ਕੁਝ ਅਸੀਂ ਆਪਾ ਐਵੇਂ ਤੈਨੂੰ ਕਹਿ ਦੇਈਏ ਹਾਂ ਬਾਈ ਮੈਂ ਤੈਨੂੰ ਕਹਿ ਤੀ ਗੱਲ ਕਿਉਂਕਿ ਜਿਹੜੇ ਇਹਦੇ ਹਾਲਾਤ ਨੇ ਇਸ ਹਿਸਾਬ ਨਾਲ ਗੱਲ ਕਰਤੀ ਕਿਉਂ ਬੰਦਾ ਇਹਦੇ ਹਾਲਾਤ ਲੱਗਦਾ ਤਾਂ ਆਪਾ ਕਹਿ ਸਕਦੇ ਇਹ ਤਾਂ ਮੰਨ ਸਕਦੇ ਜਿਹੋ ਜਿਹੇ ਇਹਦੇ ਹਾਲਾਤ ਨੇ ਹਾਂ ਉਹ ਬੰਦਾ ਅੱਕ ਜਾਂਦਾ ਬਾਈ ਕਿਸੀ ਚੀਜ ਤੋਂ ਬਾਹਲੀ

ਮਜਬੂਰ ਤਾਂ ਹੋਏ ਜਿਹੜਾ ਕੁਝ ਉਹ ਨਹੀਂ ਕਰਨਾ ਚਾਹੁੰਦਾ ਉਹ ਤੋਂ ਹੋਜੂਗਾ ਹਾਂ ਬਾਈ ਕੀ ਕਹਿ ਸਕਦੇ ਐ ਆਪਾਂ ਤਾਂ ਬੋਲਦੇ ਵੀ ਘੱਟ ਇਹਨਾਂ ਨਾਲ ਕੋਣ ਇਨਾਂ ਦੇ ਘਰਦਿਆਂ ਨਾਲ ਬੋਲੀ ਜਾਉਗਾ ਮੈਂ ਤਾਂ ਆਪ ਘੱਟ ਘੁਟ ਟੇਢੇ ਜਿਹੇ ਬੰਦੇ ਹਾਂ ਮੈਂ ਤਾਂ ਘਰ ਦੇ ਬੰਦੇ ਨਾਲ ਨੀ ਬੋਲਦਾ ਤੂੰ ਤਾਂ ਫਿਰ ਦੂਰ ਦਾ ਜਮਾ ਮੇਰੇ ਘਰ ਦੇ ਨੇੜੇ ਮੈਂ ਤਾਂ ਨੀ ਬੋਲਦਾ ਚੱਲੋ ਇਹ ਆਪਣੇ ਵਿਹੜੇ ਦੀ ਗੱਲ ਘਰ ਦੀ ਗਲ ਤਾਂ ਹੋਰ ਵਿਹੜੇ ਦੀ ਗੱਲ ਹੋਈ ਇਹੀ ਗੱਲ ਤੂੰ ਤਾਂ ਸਾਰਾ ਦਿਨ ਘਰੀ ਰਹਿੰਦਾ ਐ ਨਹੀੰ ਮਾੜਾ ਮੋਟਾ ਲਗਦਾ ਲੁਗਦਾ ਮਾੜਾ ਮੋਟਾ ਭਰਾ ਮੈਂ ਵੀ ਨੀ ਬਲਾਉਂਦਾ ਇਹਨਾਂ ਨੂੰ ਹਾਂ ਉਹੀ ਤਾਂ ਗੱਲ ਐ ਹਾਂ ਪੇਪਰ ਪੁਪਰ ਦਿੱਤਾ

ਹਾਂ ਇਹ ਤਾਂ ਐਦਾ ਦਾ ਹੀ ਹੈ ਬਿਜਲੀ ਦਾ

ਉਹਦਾ ਰਿਜਲਟ ਨੀ ਆਇਆ ਜੇ ਉਹਦੇ ਪੰਜਾਹ ਇਕਵੰਜਾ ਨੰਬਰ ਨਾਲ ਪੇਪਰ ਸੋਖਾ ਸੀ

ਫਿਰ ਨੀ ਨੰਬਰ ਆਉਂਦਾ ਮੈਰਿਟ ਜਿਆਦਾ ਜਾਉਗੀ ਇਹਨਾ ਦਾ ਹਾਂ ਇਹਨਾਂ ਨੂੰ ਐ ITI ਚ ਭਰਤੀ ਹੋਜਾ ਗਏ IELTS ਕਰ ਲਾਗੇ ਹਾਂ ਹੋਰ ਆਪਾਂ ਤਾਂ ਬੋਲਚਾਲ ਆਪਾ ਤਾਂ ਕਰ ਦਿਦੇ ਕੰਮ ਜਿਹੜੇ ਬੰਦੇ ਨੇ ਆਪਾਂ ਨੂੰ ਸੁਣਾ ਤਾਂ ਕਿ ਸਟੈਂਡ ਨੀ ਯੈ ਵੋ ਮੈਨੂੰ ਐਨਾ ਕੁਝ ਸੁਣਿਆ ਆਪਾਂ ਨੂੰ ਮੂੰਹ ਲਾਉਣ ਦੀ ਲੋੜ ਨੀ ਉਦੋਂ ਕਹਿੰਦਾ ਸੀ ਘਰੇ ਬੈਠੇ ਸੀ ਹਾਂ

ਮੇਰੇ ਨਾਲ ਸਾਹਮਣੇ ਲੜ ਪਏ ਮੇਰੇ ਮੋਹਰੇ ਦੋ ਮਿੰਟ ਨੀ ਖੜਨਾ ਉਹਨੇ ਹਾਂ ਨਾ ਤੂੰ ਲਵੀ ਸੀਗਾ ਉਂ ਲੜ ਪਏ ਸੀ ਮੈਂ ਕਿਹਾ ਹਮ ਮੇਰਾ ਪਾਪਾ ਕਹਿੰਦਾ ਸੀ ਕਿ ਤੇਰਾ ਕੀ ਮੇਲ ਐ ਉਹਦੇ ਨਾਲ ਮੈਂ ਕਿਹਾ ਯਾਰ ਆਪਣਾ ਕੀ ਮੇਲ ਐ ਉਹਦੇ ਨਾਲ

ਸਾਡੇ ਕੋਲ ਸਭ ਕੁਝ ਹੈਗਾ ਆਪਾ ਫਿਰ ਵੀ ਨੀ ਕਰਦੇ ਹਵਾ ਜਿਹਦੇ ਕੋਲ ਹੈਨੀ ਕੁਝ ਉਹ ਹਵਾ ਕਰੀ ਜਾਂਦਾ ਹਵਾ ਤਾਂ ਚਲ ਕਾਹਦੇ ਸਿਰ ਤੇ ਕਰਨੀ ਉਦਾ ਹੀ ਆਪਾਂ ਤਾਂ ਕਰਦੇ ਨੀ ਮੈਂ ਤਾਂ ਕੋਈ ਨੀ ਹਵਾ ਕੀਤੀ ਕਿਸੇ ਮਗਰ ਪਰ ਜਦੋਂ ਉਹ ਮੂਹਰੋ ਬੁਲਾਉਣ ਫਿਰ ਤੈਨੂੰ ਪਤਾ ਜਦੋਂ ਮੂਹਰੇ ਕਰਦੇ ਹੋਣ ਮੇਰੀ ਗੱਲ ਸੁਣ ਇਹ ਦੇ ਬਾਹਠ ਹਜਾਰ ਦੀ ਗੱਡੀ ਪਈ ਸਾਡੇ ਵੀ ਪਈ ਘਰੇ ਗਈ ਮੈਂ ਆਪ ਖੁਦ ਉਹ ਕਰਕੇ ਗਿਆ ਨਾਲ ਮੈਂ ਕਿਹਾ ਚੱਲ ਮੰਨ ਲੈ ਤੂੰ ਐ ਘਰੇ ਕੋਈ ਦਿਕਤ ਐ ਆਪਾਂ ਤੇਰੇ ਕੰਮ ਆ ਜਾਈਏ ਤੂੰ ਭੁਲ ਜੇ ਸਾਲ ਬਾਅਦ

ਉਹ ਬੰਦਾ ਸੜਿਆ ਵਾ ਹੁੰਦਾ ਐ ਸਿਰੇ ਦਾ ਆਹੋ ਹੁੰਦਾ ਤਾਂ ਹੈ ਮੈਨੂੰ

ਇਹੋ ਜਿਹਾ ਫਿਰ